ਪੁਤਲੇ ਸਾੜੇ ਜਾਂਦੇ ਹਨ ਰਾਮਾਇਣ ਕੱਢੀ ਜਾਂਦੀ ਹੈ। ਤੇ ਪੰਜਾਬ ਦੇ ਵਿੱਚ ਰਾਮ ਨੂੰ ਪੂਜਿਆ ਜਾਂਦਾ ਹੈ। ਮਾਤਾ ਨੂੰ ਵੀ ਪੂਜਿਆ ਜਾਂਦਾ ਹੈ। ਆਪਣੀ ਤੇ ਇਸ ਦੇ ਇਸ ਦਿਨ ਆਪਣੀ ਜਿੱਤ ਦਾ ਜਿੱਤ ਦੀ ਖੁਸ਼ੀ ਮਨਾਉਂਦੇ ਹਨ ਅਤੇ ਇਸ ਵਿੱਚ ਪੁਤਲੇ ਵੀ ਸਾੜੇ ਜਾਂਦੇ ਹਨ। ਰਾਮ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 ਅਤੇ ਪਟਾਕੇ ਵੀ ਚਲਾਏ ਜਾਂਦੇ ਹਨ। ਪਟਾਕੇ ਛੱਡੇ ਜਾਂਦੇ ਹਨ। ਘੁਮੰਦੀ ਚਰਖੜੀ ਚਾਨਣ ਨਾਲ ਰੁੱਖ ਅਨਾਰ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

ਖੁਸ਼ੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਸਾਰਾ ਵਾਤਾਵਰਨ ਹੀ ਸ਼੍ਰੀ ਰਾਮ ਚੰਦਰ ਜੀ ਦੀ ਜੈ ਜੈ ਕਾਰ ਕਰਦਾ ਹੈ। ਨਾਲ ਉਡਦਾ ਹੈ।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

ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਆਪਣੇ ਪਰਿਵਾਰ ਨੂੰ ਬਹੁਤ ਖੁਸ਼ ਰੱਖਦੇ ਹਨ। ਧੰਨਵਾਦ ਜੀ।

ਸੱਭਿਆਚਾਰ ਅਤੇ ਮਾਂ ਬੋਲੀ ਨੂੰ ਪਿਆਰ ਕਰਨਾ ਦੇਸ਼ ਦੇ ਹਰ ਪੱਖ ਤੋਂ ਉੱਨਤੀ ਅਤੇ ਹਰ ਪੱਖ ਤੋਂ ਖੁਸ਼ਹਾਲੀ ਦੇ ਕੰਮ ਕਰਨਾ। ਦੇਸ਼ ਦੀਆਂ ਲੋੜਾਂ ਵੱਲ ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਉੱਤੇ ਆਪਣਾ ਤਨ, ਮਨ, ਧਨ ਕੁਰਬਾਨ ਕਰ ਦੇਣਾ। ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੀ ਕਣਕੀ-ਕਣਕੀ ਨੂੰ ਸ਼ਾਹੀ ਮਹਿਲਾਂ ਨਾਲੋਂ ਵੱਧ ਪਿਆਰ ਕਰਦਾ ਹੈ ਤੇ ਇਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਅਹ ਲਈ ਤਿਆਰ ਰਹਿੰਦਾ ਹੈ। ਕੁਦਰਤੀ ਜਜ਼ਬਾ ਆਪਣੀ ਮਾਤ ਬ ਅਹ ਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖਾਂ ਵਿੱਚ ਹੀ ਨਹੀਂ ਸਗੋਂ ਜੀਵ-ਜੰਤੂਆਂ ਵਿੱਚ ਵੀ ਹੈ। ਜਿੱਥੇ ਕੋਈ ਜੀਵ-ਜੰਤੂ ਰਹਿੰਦਾ ਹੈ, ਜਿੱਥੇ ਦੇ ਆਲੇ-ਦੁਆਲੇ ਵਿੱਚ ਉਹ ਭੋਜਨ ਖਾਂਦਾ ਤੇ ਪਾਣੀ ਪੀਂਦਾ ਹੈ ਤੇ ਜਿੱਥੇ ਘਰ ਅਹ ਤੇ ਉਹ ਘਰ ਬਣਾ ਕੇ ਰਹਿੰਦਾ ਹੈ। ਉਸ ਜਗ੍ਹਾ ਨਾਲ ਉਸ ਦਾ ਆਪਣੀ ਮਾਤ-ਭੂਮੀ ਜਾਂ ਅਹ ਜਿੱਥੇ ਆਲੇ-ਦੁਆਲੇ ਭੋਜਨ ਖਾਂਦਾ-ਪੀਂਦਾ ਅਤੇ ਜਿੱਥੇ ਉਹ ਘਰ ਵਿੱਚ, ਉਸ ਜਗ੍ਹਾ ਨਾਲ, ਉਸਦਾ ਕੁਦਰਤੀ ਤੌਰ ਤੇ ਪਿਆਰ ਹੁੰਦਾ ਹੈ। ਪਸ਼ੂ-ਪੰਛੀ ਆਪਣੇ ਭੋਜਨ ਦੀ ਭਾਲ ਵਿੱਚ ਆਪਣੇ ਘਰਾਂ ਤੋਂ ਬਾਹਰ ਦੂਰੋਂ-ਦੂਰ ਨਿਕਲ ਜਾਂਦੇ ਹਨ। ਪਰ ਸ਼ਾਮੀ ਘਰ ਅਹ ਉਹ ਘਰ ਵਿੱਚ ਬੈਠ ਕੇ ਸਾਹ ਲੈਂਦੇ ਹਨ ਜੇ ਏਸੇ ਪ੍ਰਕਾਰ ਦੀ ਮਾਤ-ਭੂਮੀ ਨੂੰ ਪਿਆਰ ਕਰਨ ਦਾ ਜਜ਼ਬਾ ਹਰ ਵਿਅਕਤੀ ਵਿੱਚ ਅਹ ਕੁਦਰਤੀ ਹੀ ਹੁੰਦਾ ਹੈ। ਜਿਸ ਦੇਸ਼ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ, ਜਿਸ ਦਾ ਦੁੱਧ ਪੀ-ਪੀ ਕੇ ਅਤੇ ਅੰਨ ਖਾ-ਖਾ ਕੇ ਪਲੇ ਹਾਂ ਉਸਨੂੰ ਅਸੀਂ ਸੁਭਾਵਿਕ ਹੀ ਪਿਆਰ ਕਰਦੇ ਹਾਂ।

ਜੇਕਰ ਸਾਡਾ ਦੇਸ਼ ਖੁਸ਼ਹਾਲ ਹੈ ਤਾਂ ਅਸੀਂ ਵੀ ਖੁਸ਼ਹਾਲ ਹੁੰਦੇ ਹਾਂ ਜੇਕਰ ਸ ਅਹ ਸਾਡਾ ਦੇਸ਼ ਕਿਸੇ ਸੰਕਟ ਵਿੱਚ ਹੈ ਤਾਂ ਅਸੀਂ ਪਹਿਲਾਂ ਸੰਕਟ ਵਿੱਚ ਹੁੰਦੇ ਹਾਂ।

ਸਾਡਾ ਦੁੱਖ-ਸੁੱਖ ਦੇਸ਼ ਅਹ ਨਾਲ ਹੀ ਚਲ ਰਿਹਾ ਹੈ। ਇਸ ਲਈ ਹਰ ਦੇਸ਼ ਵਾਸੀ ਲਈ ਦੇਸ਼ ਪਿਆਰ ਇੱਕ ਜਰੂਰੀ ਚੀਜ਼ ਹੈ ਦੇਸ਼ ਨੂੰ ਪਿਆਰ ਕਰਨਾ ਮਨੁੱਖ ਦਾ ਇੱਕ ਨਿੱਜੀ ਕਰਤੱਵ ਹੈ ਅਤੇ ਇਸ ਵਿੱਚ ਉਸਦਾ ਤੇ ਉਸਦੇ ਪਰਿਵਾਰ ਦਾ ਭਲਾ ਤੇ ਉਸਦੀ ਸੰਪਤੀ ਦਾ ਬਚਾਅ ਹੈ ਜਿਸ ਦੇਸ਼ ਦੇ ਲੋਕਾਂ ਵਿੱਚ ਦੇਸ਼ ਪਿਆਰ ਨਹੀਂ ਉਹ ਹਮੇਸ਼ਾ ਜ ਅਹ ਜ਼ੰਜੀਰਾਂ ਵਿੱਚ ਜਕੜੇ ਰਹਿੰਦੇ ਹਨ ਇਹ ਗੁਲਾਮੀ ਰਾਜਨੀਤਿਕ ਵੀ ਹੋ ਸਕਦੀ ਹੈ ਅਤੇ ਆਰਥਿਕ ਵੀ ਹੋ ਸਕਦੀ ਹੈ ਪਰ ਦੇਸ਼ ਭਗਤੀ ਵਿੱਚ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਜਿੱਤਣ ਲਈ ਘੋਲ ਕਰਦੇ ਹਨ, ਕੈਦਾਂ ਕੱਟਦੇ ਹਨ ਤੇ ਫਾਂਸੀਆਂ ਦੇ ਰੱਸੇ ਚੁੰਮਦੇ ਹਨ, ਦੇਸ਼ ਪਿਆਰ ਦੇ ਜਜ਼ਬੇ ਨੇ ਹੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ ਤੇ ਸੈਂਕੜੇ ਹਿੰਦੂਆਂ ਨੇ ਹੱਸ-ਹੱਸ ਕੇ

ਦੇਸ਼ ਦੀ ਕਿਸੇ ਉੱਨਤੀ ਨਹੀਂ ਕ ਅਹ ਕਰ ਸਕਦੀ, ਭਾਰਤ ਦਾ ਦੇਸ਼ ਭਗਤਾਂ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ ਭਾਰਤ ਦਾ ਇਤਿਹਾਸ ਦੇਸ਼ਾਂ-ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਅਹ ਪਿਆ ਹੈ। ਜਦੋਂ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਫੌਜ ਜਿੱਤੀ ਗਈ ਲੁੱਟ-ਖਸੁੱਟ ਦੀ ਇਸਤਰੀਆਂ ਦੇ ਅਹ ਵਿਰੁੱਧ ਕਰੜੀ ਅਵਾਜ਼ ਉਠਾਈ, ਜਿਸ ਦੇ ਵਿਰੋ ਅਹ ਰੱਬ ਕੋਲ ਰੋਸ ਪ੍ਰਗਟ ਕੀਤਾ ਗਿਆ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦੁਰ ਜੀ ਨੇ ਦੇਸ਼ ਪਿਆਰ ਦੇ ਜਜ਼ਬੇ ਅਧੀਨ ਭਾਰਤੀ ਕੌਮ ਦਾ ਧਰਮ ਦੀ ਰੱਖਿਆ ਲਈ ਹਕੂਮਤ ਜ਼ਬਰ ਨੂੰ ਖਿੜੇ ਮੱਥੇ ਸਹਾਰਦੇ ਹੋਏ ਕੁਰਬਾਨੀਆਂ ਦਿੱਤੀਆਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤੀ ਕੋਲੋਂ ਜਾਂ ਫਿਰ ਹਕੂਮਤ ਦੇ ਜ਼ਬਰ ਤੋਂ ਬਚਾਉਣ ਲਈ ਆਪਣੇ ਮਾਤਾ-ਪਿਤਾ ਦੀ ਕੁਰਬਾਨੀ ਦਿੱਤੀ ਪਹਿਲਾ ਪੰਥ ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਵੀ ਕਈਆਂ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜਾਬਰ ਹਕੂਮਤ ਦੇ ਜ਼ਬਰ ਤੋਂ ਬਚਾਉਣ ਲਈ ਆਪਣੇ ਹਿੱਤਾਂ ਦੀ ਕੁਰਬਾਨੀ ਦਿੱਤੀ। ਖਾਲਸਾ ਪੰਥ ਦੀ ਸਜਾ ਆਹ ਸਾਜਨਾ ਕੀਤੀ ਐ, ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਅਤੇ ਕਸ਼ਟ ਸਹੇ। ਇਸੇ ਪ੍ਰਕਾਰ ਹੀ ਰਾਣਾ ਪ੍ਰਤਾਪ ਤੇ ਸ਼ਿਵਾ ਜੀ। ਦੇ ਮੁ ਅਹ ਮੁਗਲ ਸ਼ਾਸਕ ਵਿਰੁੱਧ ਕੁਰਬਾਨੀਆਂ ਭਰੇ ਦੇਸ਼ ਪਿਆਰ ਦੀਆਂ ਜਿਉਂਦੀਆਂ ਜਾਗਦੀਆਂ ਉਦਾਰਣਾਂ ਹਨ। ਅਠ੍ਹਾਰਾਂ ਸੌ ਸੱਤਵੰਜਾ ਈਸਵੀ ਅਹ ਦੀ ਪਹਿਲੀ ਜੰਗ ਧਾਰਾ ਉੱਨੀ ਸੌ ਸਤਵੰਜਾ ਅੰਗਰੇਜ਼ ਸਮਰਾਜ ਵਿਰੁੱਧ ਅਜ਼ਾਦੀ ਦੀ ਪਹਿਲੀ ਲਹਿਰ ਉੱਠੀ ਜਿਸ ਵਿੱਚ ਦੇਸ਼ ਦੇ ਅਹ ਦੇ ਫੌਜੀ ਸਿਪਾਹੀਆਂ ਅਤੇ ਉਹਨਾਂ ਦੇ ਆਗੂਆਂ ਬਹਾਦੁਰ ਸ਼ਾਹ, ਜਬਰ ਤੇ ਨਾਨਕ ਸਾਹਿਬ ਆਦਿ ਦੇ ਦੇਸ਼ ਪਿਆਰ ਦੇ ਰੰਗ ਵਿੱਚ ਰੰਗ ਕੇ ਕੌਮੀ ਸੰਘਰਸ਼ ਕੀਤਾ। ਉਹਨਾਂ ਦੀਆਂ ਕੁਰਬਾਨੀਆਂ ਨੇ ਇੱਕ ਵਾਰ ਤਾਂ ਅੰਗਰੇਜ਼ਾਂ ਨੂੰ ਹੱਥਾਂ ਅਹ ਪੈਰਾਂ ਦੀ ਪਾ ਦਿੱਤੀ। ਅਹ ਦੇਸ਼ ਵਿੱਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਦੋਸ਼ ਤੋਂ ਮਗਰੋਂ ਬੰਗਾਲ ਦੇ, ਪੰਜਾਬ ਦੇ ਬਹੁਤ ਸਾਰੇ ਸੂਰਮਿਆਂ ਨੇ ਅਹ ਇੱਕਾ-ਦੁੱਕਾ ਅੰਗਰੇਜ਼ਾਂ ਨੂੰ ਮਾਰ ਕੇ ਉਹਨਾਂ ਵਿੱਚ ਦਹਿਸ਼ਤ ਪੈਦਾ ਕਰਨ ਦਾ ਕੰਮ ਕੀਤਾ। ਅਠ੍ਹਾਰਾਂ ਸੌ ਪਚਾਸੀ ਤੋਂ ਮਗਰੋਂ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਅਤੇ ਸ਼੍ਰੀ ਅਹ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਭਾਰਤ ਨੂੰ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛਡਾਉਣ ਲਈ ਭਾਰੀ ਹਿੱਸਾ ਪਾਇਆ। ਇਹਨਾਂ ਤੋਂ ਬਿਨਾਂ ਅੰਗਰੇਜ਼ ਗੁਲਾਮੀ ਤੋਂ ਭਾਰਤ ਨੂੰ ਛਡਾਉਣ ਲਈ ਨੌਜਵਾਨਾਂ ਭਾਰਤ ਸਭਾ ਗੱਦਰੀ ਅਹ ਕਰਤਾਰ ਸਿੰਘ ਸਰਾਭਾ ਭਾ ਅਹ ਬਾਬਾ ਸੋਹਣ ਸਿੰਘ ਭਕਣਾ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਅਹ ਸੁਖਦੇਵ ਜਿਹੇ ਸਲਾਖਾਂ ਤੇ ਆਜ਼ਾਦ ਅਹ

ਉੱਨੀ ਸੌ ਸਨਤਾਲੀ ਨੂੰ ਆਪਣਾ ਗੁਲਾਮ ਦੇਸ਼ ਅੰਗਰੇਜ਼ਾਂ ਦੇ ਕਬਜ਼ੇ ਤੋਂ ਛੜਾ ਲਿਆ ਅਹ ਇਹਨਾਂ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਖੂਨ ਡੋਲਿਆ, ਅਪਣੀਆਂ ਜਾਨਾਂ ਦੀ ਜਾਇਦਾਦਾਂ ਦੀ ਪਰਵਾਹ ਨਾ ਕੀਤੀ ਇਹਨਾਂ ਦੀਆਂ ਕੁਰਬਾਨੀਆਂ ਕਰਕੇ ਅਹ ਕਰਨ ਕਰਕੇ ਹੀ ਅਸੀਂ ਅੱਜ ਆਜਾਦ ਦੇਸ਼ ਵਿੱਚ ਰਹਿ ਰਹੇ ਹਾਂ। ਆਜ਼ਾਦ ਭਾਰਤ ਵਿੱਚ ਦੇਸ਼ ਭਗਤੀ ਅੱਜ ਹਿੰਦੁਸਤਾਨ ਆਜ਼ਾਦ ਹੋ ਚੁੱਕਾ ਹੈ ਇਸ ਵਿੱਚ ਲੋਕ ਰਾਜ ਆਹ ਸਥਾਪਤ ਹੋਇਆ ਹੈ।

ਆਰਥਿਕ ਕ੍ਰਾਂਤੀ ਕਰਨ ਲਈ ਉ ਅਹ ਉੱਦਮ ਕਰਨ ਦੀ ਵੀ ਲੋੜ ਹੈ ਦੇਸ਼ ਵਿੱਚੋਂ ਭੁੱਖ-ਨੰਗ, ਮਹਿੰਗਾਈ ਚ ਵਧਦੀ ਹੋਈ ਅਬਾਦੀ, ਅੰਨ ਦੀ ਥੋੜ, ਅਨਪੜ੍ਹਤਾ ਤੇ ਨੂੰ ਖਤਮ ਕਰਨ ਲਈ ਘੋਲ ਅਤੇ ਮੰਗ ਕਰਨ ਦੀ ਲੋੜ ਹੈ ਸਾਡੀ ਸਾਡੀ ਆਜ਼ਾਦੀ ਇਹ ਅਹ ਘੋਲ ਸਾਡੀ ਆਜ਼ਾਦੀ ਦਾ ਕੁਰਬਾਨੀ ਨਾਲ ਸਾਨੂੰ ਇਹੋ-ਜਿਹੇ ਸਬਕ ਦਿੰਦਾ ਹੈ ਕਿ ਸਾਨੂੰ ਵੀ ਇਸ ਵਿੱਚੋਂ ਭੁੱਖ-ਨੰਗ, ਗਰੀਬੀ ਤੇ ਅੱਤਿਆਚਾਰ ਵਰਗੀਆਂ ਕੁਰੀਤੀਆਂ ਦੀ ਖਾਤਮਾ ਕਰਨ ਲਈ ਅਜਿਹਾ ਹੀ ਘੋਲ ਕਰਨਾ ਦਾ ਹੈ ਜਿਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਦਿੱਤਾ ਹੈ।

ਸਾਨੂੰ ਕਿਹਾ ਜਾ ਰਿਹਾ ਹੈ ਕਿ ਦੇਸ਼-ਭਗਤੀ ਦੇ ਅੰਨੇ ਜ਼ਜਬੇ ਅਧੀਨ ਮਨੁੱਖ ਦੂਜੇ ਦੇੇਸ਼ਾਂ ਨੂੰ, ਲੋਕਾਂ ਨੂੰ ਗੁਲਾਮ ਕਰਨ, ਉਹਨਾਂ ਨੂੰ ਘਟੀਆਂ ਸਮਝ ਇਸੇ ਤਰ੍ਹਾਂ ਹੀ ਜਜ਼ਬਾਤ ਅੱਤਵਾਦੀ ਹੋ ਕੇ ਸਮੁੱਚੀ ਮਨੁੱਖਤਾ ਲਈ ਖਤਰਨਾਕ ਬਣ ਅਹ ਜਾਂਦਾ ਹੈ। ਜਿਵੇਂ ਅੰਗਰੇਜ਼ੀ ਕੌਮ ਨੇ ਬਹੁਤ ਸਾਰੇ ਦੇਸ਼ਾਂ ਨੂੰ ਗੁਲਾਮ ਬਣਾਇਆ ਸੀ ਤਾਂ ਅਮਰੀਕਾ ਆਪਣੇ ਫੌਜੀਆਂ ਨੂੰ ਵਿੱਚ ਰਿਹਾ ਹੈ। ਅਜਿਹੀ ਦੇਸ਼-ਭਗਤੀ ਨੂੰ ਗੁਨਾਹ ਅਤੇ ਪਾਪ ਆਖਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ।

ਹੋਰ ਵਧੀਆ ਠੀਕ ਠਾਕ ਵੀਰ। ਉਹ ਯਾਰ ਪਤਾ ਕਿ ਆ ਦੇਖ ਉਹ ਹੇਗੀ ਆ ਸਹਿਰਦਾਰੀ ਵਾਲੀ ।

ਮਾਂ ਪੀਓ ਇੱਥੇ ਵਧੀਆ ਹੱਸਪਤਾਲ ਨੀ ਜਿਹੜਾ cmc

ਉਹਦੀ ਭੂਆ ਪ੍ਰਿੰਸੀਪਲ ਹੀ ਜਿਹੜੀ ਆਈ ਹੀ ਇੱਕ ਵਾਰੀ ਸਾਡੇ ਘਰੇ ਇੱਥੇ।

ਵੱਡੇ ਡਾਕਟਰ ਵਾ ਤੇ ਇਹਨੂੰ ਸਿਰਕੀ ਨੂੰ ਮੈਂ ਕਿਹਾ ਵਾ ਪੀ ਜ ਕੁਝ ਓਨੇ ਤੈਨੂੰ ਅਵਾ ਤਵਾ ਬੋਲਤਾ ਤੇ ਤੈਨੂੰ ਗੱਲ ਨੀ ਆਉਣੀਂ।

ਤੇ ਉਹ ਆ ਸ਼ਹਿਰ ਵਾਲ਼ੀ ਚਲਾਕ ਚੁਸਤ ਕੁੜੀ ।

ਹਾੜੇ ਤੇ ਕੋਈ ਕਰਤਾ ਨਾ ਉਹਨੇ ਕੈਸ਼ ਕੁੱਸ਼ ਤੇ ਅਸੀਂ ਚਿੱਟੇ ਚੋਂ ਤੇ ਨਿਕਲ ਆਉਣੇ ਆ ਤੇ ਓਹਦੇ ਆਲੇ ਚ ਨਹੀਓਂ ਨਿਕਲਿਆ ਜਾਣਾ।

ਇਹ ਗੱਲ ਹੇਗੀ ਆ ਕ ਓਦ੍ਹਾ ਤੱਕਿਆ ਨੀ ਇਹਨਾਂ ਨੇ ਲਬਣਾ ਕਦੇ। ਨਾ ਉਹ ਬੜੀ ਹੇਗੀ ਆ ਕੋਈ ਤੇਜ ਚੀਜ।

ਇਹਦੀ ਮੱਤ ਮਾਰੀ ਗਈ ਆ ਇਥੇ ਪਾਥੀਆਂ ਚ ਰਿਹ ਰਿਹ ਕ।

ਦਿਮਾਗ ਨੀ ਗਾ ਇਹਦਾ ਚੱਲਦਾ ਤੇ ਇਨੇ ਬਣਾਉਣਾ ਈ ਓ ਮੈਨੂੰ ਵੇਖਲਾ ਚੰਗੇ ਭਲੇ ਨੂੰ। ਮੈਨੂੰ ਤੇ ਲੱਗਦਾ ਇਹ ਪਹਿਲਾਂ ਵੀ ਹਰੇ ਪਾਥੀਆਂ ਚ ਈ ਰਹੀ ਹੈਂ ਰਾਜੇ ਭਾ। ਕਾਰੋਬਾਰ ਤੇਰਾ ਵਧੀਆ ਚੱਲਣ ਦਿਆ ਇਨੇ ਜਾਨ ਕ ਤੈਨੂੰ ਕਰਨਾ ਈ ਓ ਥੱਲੇ ਲਾਉਣਾ ਉਹ।

ਇਹਨੂੰ ਮੈਂ ਕਿਹਾ ਵਾ ਪੀ ਮੈਂ ਵੇਖਲਾ ਕਿਹ ਨਾ ਮਾੜੀ ਨੀ ਕਿਹ ਨਾ ਚੰਗੀ ਨੀ ਤੇ ਮੈਂ ਆਪਣਾ ਰੋਟੀ ਟੁੱਕ ਚਲਾਉਣ ਦਿਆ ਨਿਆਣੇ ਪਾਲਣ ਦਿਆਂ

ਤੈਨੂੰ ਕੋਈ ਕਹਿੰਦਾ ਵੀ ਨਹੀਂ ਨਾ ਮਹੱਲੇ ਦਾਰੀ ਦੇ ਵਿੱਚ ਕੋਈ ਕੁਝ ਨਾ ਕੋਈ ਤੈਨੂੰ ਲਾਮਾ ਦਿੰਦਾ ਨਾ ਕਦੇ ਗਾਲ ਕੋਈ ਲਾਮਾ ਨੀ ਕੋਈ ਕੁਛ ਨੀ ਜ ਕੋਈ ਮਾਰਾ ਮੋਟਾ ਜਿਆਦਾ ਨਾ ਕੁਝ ਕਵੇ ਕੋਈ ਦੋ ਚਾਰ ਗਾਲ਼ਾਂ ਕੱਢ ਲੈਂਦਾ ਮੈਂ ਤਾਂ ਵੀ ਨੀ ਕਿਹ ਨੂੰ ਕਦੇ ਕੁਝ ਕਿਹਾ ਤੇ ਇਹ ਚਵਲ ਜਾਂਦੀ ਓ ਗਾਂ ਟਾਪ ਟਾਪ ਕ ਮੇਰੇ

ਅੱਛਾ ਉਦੋਂ ਲੜਦੀਆਂ ਵੇਖਿਆ ਅਸਲੀ ਕਾਲੀ ਮਾਤਾ ਦੇ ਰੂਪ ਚ ਵੇਖਿਆ ਤੂੰ ਫਿਰ ਕੇ।

ਕਾਲੀ ਜੁਬਾਨ ਤਾਂ ਈ ਤੇ ਕੰਮ ਕਾਲੇ ਕਰਦੀ ਆ ਇਹ ਨਹੀਂ ਨਹੀਂ ਇਹਨਾਂ ਚਿਰ ਉਹਨਾਂ ਨੂੰ ਪਤਾ ਈ ਨੀ ਲੱਗਾ ਅਗੋਂ ਜੁਬਾਨ ਦਾ ਨਾ ਜੁਬਾਨ ਕੱਢ ਕ ਵੇਖਾਈ ਹੀ ਅਗਲੀ ਨੇ

ਆਹੋ ਉੱਥੇ ਕੀਤੇ ਪਵੇ ਮੰਮੀ ਨੂੰ ਪੁੱਛਲੀ ਖਿਲਾਰ ਕ ਆਪ ਦਸੁ ਗੀ। ਯਾਰ ਇਹਨੂੰ ਨਾ ਉਦੋਂ ਈ ਵੇਖ ਲਿਆ ਹੀ ਕ ਅਨਪੜ੍ਹ ਤੇ ਗਵਾਰ ਆ।

ਮੈਂ ਉਹ ਜਿੱਥੇ ਆ ਨੀ ਗੀ ਆਪਣੀ ਦੋਮ ਵਾਲੀ ਪੈਲ਼ੀ ਸਾਡੀ।

ਤੇ ਉਹ ਇੰਗਣ ਤੇ ਹੁਣਾ ਹਾਂ ਮੈਂ ਤੇ ਇਥੋਂ ਈ ਗੋਨੂੰ ਚੁੱਕ ਕ ਕਹਿਣਾ ਰਾਜੇ

ਵੇਹਲੀ ਚ ਖਲੋ ਕ ਵਾਜਾਂ ਦਿੰਦੇ ਹੁੰਦੀ ਸੀ ਜ ਕਰੀ ਜਣਾ ਇਹਨੇ। ਬੋਲਦੀ ਵਾਕਿਆ ਯਾਰ ਏਦਾ ਈ ਆ ਨਾਲਦੀ ਤੇਰੀ। ਤੇ ਵਾਜ ਇਹਦੀ ਉਹ ਜਾਂਦੀ ਹੁੰਦੀ ਸੀ। ਇਹਨੂੰ ਖਵਾਲੀਆ ਪੀਆਲਿਆ ਕਰ ਸ਼ਰੀਰ ਓਦਾ ਬੜਾ ਪਤਲਾ ਜੀਦਾ ਵੇਹਲਣੇ ਥਾਣੀ ਨੰਗਆਇਆ।

ਇਹਦੀਆਂ ਦੋ ਦਿਨ ਭੈਣਾਂ ਹੀ ਉਹ ਮੂੰਹ ਮੱਥੇ ਲਗਦੀਆਂ ਹੀ ਇਹ ਤੇ ਵਿਖਾਈ ਨੀ ਮੈਨੂੰ ਉਦੋਂ ਤੈਨੂੰ ਪਤਾ ਵਿਆਹ ਨੂੰ ਕਿੰਨਾ ਟਾਈਮ ਹੋਗਿਆ ਉਦੋਂ ਕੁੜੀਆਂ ਘੱਟ ਈ ਵਖਾਓਂਦੇ ਹੁੰਦੇ ਹੀ ਲੋਕੀ।

ਵਿਖਾਲ ਉਹ ਦਿੱਤੀ ਆ ਜਿਹੜੀ ਉਹ ਪੰਜ ਗਰਾਈਂ ਆ।

ਹੂੰ ਧੋਖਾ ਈ ਹੋਇਆ ਤੇਰੇ ਨਾ ਤੇ ਫਿਰ। ਗੇਮ ਪੈ ਗਈ ਤੇਰੇ ਨਾਲ ਭਾ ਬਹੁਤ ਮਾੜਾ ਕੰਮ ਹੋਇਆ

ਤੈਨੂੰ ਪਤਾ ਕੀ ਆਪਣੀ ਪਰਸੋਨਾਲਿਟੀ ਕਿੰਨੀ ਹੀ ਕਿੰਨਾ ਮੈਂ ਸੋਹਣਾ ਸੁਨੱਖਾ ਸੀ। ਨਹੀਂ ਓਦੋ ਜੱਚਦਾ ਹੁੰਦਾ ਹੀ ਇਵੇ ਕਹਿਣ ਦੀ ਕੋਈ ਗੱਲ ਨੀ ਅੱਛਾ ਅੱਛਾ ਨਹੀਂ ਇਹ ਤੇ ਫਿਰ ਤੇਰੇ ਨਾ ਬੜਾ ਧੱਕਾ ਹੋਗਿਆ ਕਿਉ ਮਾਨ ਭਾ ਨਹੀਂ ਨਹੀਂ ਬੜਾ ਵੱਡਾ ਧੋਖਾ ਹੋਇਆ ਕਹਿਣ ਦੀ ਗੱਲ ਨੀ ਮੁੰਡਾ ਸੋਹਣਾ ਹੀ ਜੱਚਦਾ ਹੀ ਗਾ ਪਹਿਲਾਂ ਪੱਗ ਪੁਗ ਇਨੇ ਲਾਲ ਰੰਗ ਦੀ ਬਜੀ ਹੁਣੀ ਤੇ ਕਿੱਤੇ ਐਂ ਜਚਨਾ।

ਹਾਂ ਐਨੀ ਮਾੜੀ ਆ। ਉਹਨਾਂ ਦੇ ਘਰ ਤੇ ਕੋਈ ਬਾਬੇ ਦੀ ਫੋਟੋ ਨੀ ਵੇਖੀ ਅਸੀ ਪਤਾ ਨੀ ਉਹ ਕਿਨੂੰ ਮੰਨਦੇ ਆ ਕਿਨੂੰ ਨਹੀਂ ਮੰਨਦੇ।

ਆ ਚੋਰੀ ਦੀ ਆਦਤ ਵੀ ਮੈਨੂੰ ਉਨ੍ਹਾਂ ਕੋ ਈ ਪਈ ਆ ਨਹੀਂ ਨਹੀਂ ਤੇ ਹੁਣ ਕੋਈ ਗੱਲ ਨੀ ਹੁਣ ਇਨ੍ਹਾਂ ਟਾਈਮ ਹੋਗਿਆ ਹੁਣ ਤੂੰ ਇੰਨੀ ਬਦਨਾਮੀ ਨਾ ਦੇ ਉਹਨੂੰ ਇਹਨਾਂ ਟਾਈਮ ਤੂੰ ਓਦੇ ਨਾਲ ਨੰਗਾਇਆ ਵਾ ਤੇ ਹੁਣ ਜਿਹੜੇ ਕੋਈ ਦਾਸ ਵੀਹ ਤਿਹ ਚਾਲੀ ਪੰਜਾਹ ਸਾਲ ਆ ਭਰਾ ਲੰਬੀ ਉਮਰ ਹੋਵੇ ਤੇਰੀ ਤੇ ਮੈਂ ਤੇ ਭਰਾ ਹੁਣ।

ਨਹੀਂ ਤੇ ਹੁਣ ਤੂੰ ਦੱਸ ਤੇਰੀ ਕਿ ਸਲਾਹ ਵਾ ਉਹ ਕਹਿੰਦੀ ਮੈਨੂੰ ਬੱਸ ਬੱਕਰੀ ਚਾਹੀਦੀ ਗੱਲ ਖ਼ਤਮ ਨਹੀਂ ਤੇ ਦਾੜੀ ਦੁੜੀ ਤੇ ਕਟਾ ਲਿਆ ਕਰ ਦਾੜੀ ਤੇਰੀ ਚ ਜੁਆਂ ਪੈ ਜਾਣੀਆਂ

ਅੱਛਾ ਰਾਜ ਰਾਜ ਲੁਕੇ ਆ ਆਹ ਹਾੜੇ ਕਈ ਰਾਜ ਆ ਦਾੜੀ ਚ ਤੈਨੂੰ ਨੀ ਕੁੜੀਏ ਪਤਾ ਇਨ੍ਹਾਂ ਗਲਾਂ ਦਾ ਆਹੋ ਆਹੋ ਆਹੋ ਆਹੋ ਇਹ ਤੇ ਗੱਲ ਆਖਣੀ ਫਿਰ ਨਹੀਂ ਹੁਣ ਮੈਂ ਅੱਜ ਦਾੜੀ ਕਟਾਦਾ ਤੇ ਅੱਜ ਮੈਂ ਸਿਰ ਦੇ ਵਾਲ ਕਟਾਦਾ ਤੇ ਮੈਨੂੰ ਜਿੰਨੇ ਮਰਜ਼ੀ ਚਪੇੜਾਂ ਮਾਰ ਕ ਗੱਡੀ ਚ ਬਿਠਾ ਲੈਣਾ ਤੇ ਜੇ

ਤੇ ਜ ਮੇਰੇ ਹੁਣ ਕੋਈ ਚਪੇੜ ਮਾਰੁ ਗਾ ਤੇ ਮੈਂ ਵਾਲ ਖਿਲਾਰ ਕ ਕਿਹ ਦੇਣਾ ਮੇਰੇ ਵਾਲਾਂ ਦੀ ਬੇਦਬੀ ਹੋਈ ਆ ਅੱਛਾ

ਹੋ ਹੋ ਹੋ ਦਿਮਾਗ ਨਾ ਕੰਮ ਕ ਲੈਣਾ ਤੂੰ ਕ ਹੈਂ ਮੈਂ ਦਾੜੀ ਦੇ ਚਾਰ ਵਾਲ ਪੂਟ ਕ ਆਪਣੇ ਥੱਲੇ ਨਾ ਸੁੱਟੂ ਗਾ ਪੀ ਮੇਰੇ ਦੀ ਬੇਦਬੀ ਕਰਤੀ ਮੇਰੇ ਦਾਡੇ ਦੀ ਮੇਰੇ ਵਾਲਾਂ ਦੀ ਕੇਸਾਂ ਦੀ ਬੇਦਬੀ ਹੋਗੀ ਆ ਇਹ ਤੈਨੂੰ ਨੀ ਪਤਾ ਇਹਨਾਂ ਗਲਾਂ ਦਾ ਸਾਰਾ ਕੁਝ ਕਰਨਾ ਪੈਂਦਾ ਆ

ਜ ਮੈਂ ਅੱਜ ਵਾਲ ਕਟਾਤੇ ਮੈਨੂੰ ਤੇ ਸਵੇਰੇ ਕੁੱਛੜ ਚੁੱਕ ਕ ਲੇ ਜਾਣਾ ਉਹਨਾਂ। ਓ ਹੋ ਹੋ ਨਾਲੇ ਸ਼ੱਕ ਜਿਆਦਾ ਪੈਣਾ।

ਨਹੀਂ ਤੇ ਮੇਰੀ ਗੱਲ ਸੁਣ ਇਹਨਾਂ ਕਮਾਉਣਾ ਤੇ ਇਹਨਾਂ ਕਮਾਉਣਾ ਇਹਨਾਂ ਦੁੱਧ ਪਾਣੀ ਤੇਰੇ ਘਰ ਤੇ ਖਾਣਾ ਪੀਂਦਾ ਨੀ ਹੇਗਾ ਕੁਛ ਵੀ ਖਾਣਾ ਪੀਣਾ ਇਹਨੇ

ਨਹੀਂ ਨਹੀਂ ਸ਼ਰੀਰ ਤੇ ਲਬਣਾ ਵੀ ਤੇ ਚਾਹੀਦਾ ਕ ਨੀ ਤੇਰੇ ਤੇ ਆਪਣੇ ਪੀਓ ਨੂੰ ਕਿਹ ਕਿ ਘੋਲ ਦੈ ਕ ਵੇਖਲਾ ਮੇਰੇ ਨਾ ਕ ਕੌਣ ਤਗੜਾ ਤੇ ਕੌਣ ਮਾੜਾ ਨਹੀਂ ਨਹੀਂ ਰਾਜੇ ਭਾ ਇਹ ਗੱਲੋਂ ਮੈਂ ਇਹ ਤੇ ਗੱਲ ਮਾਨਣ ਵਾਲੀ ਆ ਇਹ ਤੇ ਗੱਲ ਮਾਨਣ ਵਾਲੀ ਆ ਕਿ ਤੂੰ ਤਗੜਾ ਵਾ ਮੇਰੇ ਕਹਿਣ ਦਾ ਭਾਵ ਆ ਪੀ ਤੇਰੀਆਂ ਲੱਤਾਂ ਤੇ ਉਦਾ ਮਾਸ ਤੇ ਹੈ ਨਹੀਂ ਆ ਤੇਰੇ ਪੀਓ ਵਾਂਗੂ ਉਹਨੇ ਵੀ ਤੁਰਦਾ ਕਿਹ ਪਾਸੇ ਨੂੰ ਜਾਂਦਾ ਕਿਹ ਪਾਸੇ ਨੂੰ ਇਹਦੇ ਡੈਡੀ ਦੇ ਵਿਚਾਰੇ ਦੇ ਚੱਲ ਸ਼ੁਰੂ ਤੋਂ ਹੁਣ ਤੇ ਜਿਆਦਾ ਏਦਾ ਤੁਰਨ ਦੇ ਪੈ ਜੀਦਾ ਗੁਡੇ ਦੀਆਂ ਉਹ ਹੁੰਦੀਆਂ ਨੀ ਤੜਾਵਾਂ ਜੀਦਾ ਤੀਲਾਂ ਹੁੰਦੀਆਂ ਟੇਡੀਆਂ ਜਿਹੀਆਂ ਉਦਾ ਹੋਗੇ ਉਹ ਆਂਦੇ ਐਕਸੀਡੈਂਟ ਹੋਇਆ ਸੀ ਪਹਿਲਾ ਪਿੱਛੇ ਜਹੇ ਤੇਰੇ ਮੁੰਡੇ ਨੂੰ ਪੁੱਛਿਆ ਹੀ ਮੈਂ ਕਿਹਾ ਉਦਾ ਕਿ ਹਿਸਾਬ ਕਿਤਾਬ ਕਹਿੰਦਾ ਏਦਾ ਐਕਸੀਡੈਂਟ ਹੋਇਆ ਵਾ ਤੇ ਏਦਾ ਓਪਰੇਸ਼ਨ ਕਰਾਉਣਾ ਹੀ ਤੇ ਉਹ ਕਰਾਇਆ ਨੀ ਤੇ ਪਰਾਂ ਕਰਾ ਛੱਡਣਾ ਹੀ ਵਿਚਾਰੇ ਦਾ ਚੱਲ ਜਿਹੜੇ ਦੱਸ ਸਾਲ ਜਿਹੜੇ ਚਾਜ ਨਾਲ ਤੁਰ ਕ ਲੰਗਾਲੇ ਹੂੰ